ਇਹ ਇੱਕ ਕੱਪੜਿਆਂ ਦੀ ਦੁਕਾਨ ਹੈ।

ਪਿਊਮਾ ਕੰਪਨੀ ਦੇ ਕੱਪੜੇ ਰੱਖੇ--

ਆਦਮੀ ਦਾ ਰੰਗ ਗੋਰਾ ਹੈ।

ਹਨ ਅਤੇ ਪੀਲੇ ਰੰਗ ਦੇ ਅਤੇ ਰੰਗਬਿਰੰਗੇ--

ਹੈ ਗਮਲਿਆਂ ਵਿੱਚ ਹਰੇ ਰੰਗ ਦੇ ਬੂਟੇ ਲੱਗੇ ਹੋਏ--

ਇਹ ਇੱਕ ਸੀਮੇਂਟ ਦੇ ਗੱਟਿਆਂ--

ਇਹ ਫੋਟੋ ਵਿੱਚ ਤਿੰਨ ਟਰੈਕਟਰ ਹਨ।

ਦੇ ਅੱਗੇ ਸ਼ੀਸ਼ੇ ਤੇ ਏ_ਪੀ_ਐਸ --

ਤੇ ਚਲਦੀ ਹੈ ਸੀ_ਐਨ_ਜੀ ਦੇ ਉੱਪਰ--

ਤ੍ਰਿਦੇਵ ਇੰਟਰਪ੍ਰਾਈਜ ਲਿਖਿਆ ਹੋਇਆ ਹੈ।

ਹੈ ਬੇਕਰੀ ਦੀ ਦੁਕਾਨ ਵਿੱਚ--

ਕਈ ਗੱਡੀਆਂ ਕਾਲੇ ਰੰਗ ਦੀਆਂ ਹਨ।

ਕਈ ਗੱਡੀਆਂ ਦੇ ਸ਼ੀਸ਼ੇ ਕਾਲੇ ਕਰਵਾਏ ਹੋਏ।

ਟ੍ਰੈਕਟਰ ਦੇ ਓੱਤੇ ਦਾ ਨੰਬਰ ਫਾਇਵ--